ਪਤਾ ਨੀ ਜਿੱਦਾਂ ਮੋਬਾਇਲਾਂ ਦਾ ਕੰਮ ਚੱਲਿਆ ਨਾ ਸਾਰਾ ਬਿਕਾਰ ਈ ਕਰਿਆ ਗਲਤ ਗਲਤ video ਬਣਾ ਕੇ ਪਾਈ ਜਾਣੇ ਆ

ਘੱਟ ਨੀ ਹੈਗੇ ਹੁਣ ਮੇਰੀ ਸੁਣੋ ਗੱਲ ਅੱਗੇ ਆਪਾਂ ਆਰਾਮ ਨਾਲ ਜਾਂਦੇ ਹੁੰਦੇ ਸੀ ਹਵੇਲੀ ਤੇ ਕਦੇ ਵੀ

ਹਿੰਦੀ ਗਾਣੇ ਦਾ ਕੁੱਝ ਇੱਡਾਨ ਚੱਲਦਾ ਨੀ ਹੁੰਦਾ ਸੀਗਾ ਧਾਰਮਿਕ

ਹੁਣ ਤਾਂ ਹੋਰ ਈ ਗਾਣੇਆਂ ਪਰ ਨੱਚੀ ਜਾਨੇ ਏ ਲੋਕਾਂ ਨੇ

ਬੰਦ ਚਾਹੀਦੇ ਪਰ ਲੋਕ ਏ ਨਾ ਹੁਣ ਉਹ ਵੀ ਕਿਆ ਕਰਨ ਅੱਗਲਾ ਕਹਿੰਦਾ ਵੀ ਲੋਕ ਇੱਕਠੇ ਅਹ ਇੱਕਠੇ ਤਾਂਹੀ ਹੁੰਦੇ ਨੇ ਲੋਕ ਵੀ ਹਾਂ ਕੁੱਝ ਹੋਵੇ

ਹਾਂਜੀ ਹਾਂ ਮੈਂ ਦੇਖਿਆ ਜਦੋ ਲੀਲਾ ਸ਼ੁਰੂ ਹੋਣੀ ਏ ਲੋਕਾਂ ਨੇ NET ਤੇ video ਪਾਉਣੀ ਸ਼ੁਰੂ ਕ਼ਰ ਦੇਣੀ ਏ

ਆਹ ਰਾਮ ਲੀਲਾ ਦੇ ਵਿੱਚ ਏ ਕਰ ਰਿਹਾ ਆ ਰਾਵਣ ਰਾਵਣ ਇੱਦਾ ਕ਼ਰ ਰਿਹਾ ਉਹ ਏਹ ਕ਼ਰ ਰਿਹਾ ਉਹ ਏਹ ਕ਼ਰ ਰਿਹਾ

ਰਾਮ ਲੀਲਾ ਤੋਂ ਬਾਅਦ ਫੇਰ ਦੇਖ ਲੋ ਆਉਂਦੀ ਸੀਗੀਆ ਗੜਵੜੇ

ਕਈ ਵਾਰ ਨਿਆਣੇ ਮੰਗਣ ਜਾਂਦੇ ਸੀ ਗੜਵੜੇ ਵਾਲ ਕੇ

ਗੜਵੜੇ ਝੱਕਰੀਆਂ ਹੋਗੀਆਂ ਹੁਣ ਤੇ ਬੱਸ ਹੁਣ ਤਾਂ

ਉਹੀ ਕਰੂਏ ਆ ਗਏ ਜੀ ਝੱਕਰੀਆਂ ਆ ਗਈਆਂ

ਠੀਕ ਏ ਫੇਰ ਦੀਵਾਲੀ ਆ ਜਾਣੀ ਏ

ਚੱਲ ਚੱਲ ਕੇ ਸਾਰਾ ਸਾਲ ਤਿਉਹਾਰਾਂ ਨਾਲ ਬੰਨਿਆ ਪਿਆ

ਦੂਆ ਆ ਜਾਂਦਾ ਦੁਆ ਜੜੀ ਆ ਜਾਂਦਾ

ਹਾਂ ਇਹ ਵੀ ਦੇਸ਼ ਦਾ Bombay ਚ ਬਹੁਤ ਮਨਾਉਂਦੇ

ਹਾਂਜੀ ਹਾਂ ਉੱਧਰ ਹੀ ਮਨਾਉਂਦੇ ਨੇ ਇਹਨੂੰ

ਗਣੇਸ਼ ਦਾ ਹੋ ਗਿਆ ਇੱਕ ਸਾਂਈ ਬਾਬੇ ਦਾ ਮੰਦਰ ਉਹ ਵੀ ਇਹਦੇ ਚ ਹੈਗਾ ਉਹ ਵੀ ਬਹੁਤ

ਹਾਂ ਕਈ

ਏਰੀਏ ਦੇ ਹਿਸਾਬ ਨਾਲ ਮਸ਼ਹੂਰ ਹੋਈਆ ਹੋਈਆ ਨੇ

ਇਹ ਏਰੀਏ ਦੇ ਲੋਕ ਕਿਸੇ ਨੂੰ ਮੰਨਦੇ ਏ ਉਰਲੇ south ਵਾਲੇ ਹੋਰ ਪਾਸੇ ਮੰਨਦੇ ਏ ਉੱਧਰ ਨੂੰ ਕੋਈ ਹੋਰ ਮੰਨਦੇ ਆ ਚਲੋ ਆਪਾਂ ਤਾਂ ਕੀ ਦੇਣਾ ਹੁੰਦਾ ਆਪਣਾ ਦੇਖੋ time ਜਿਵੇਂ time ਆਉਂਦਾ ਆਪਾਂ ਤਿਉਹਾਰ ਮਨਾਈ ਜਾਓ

ਹਾਂ ਸਹੀ ਹੈ ਜੀ ਬਿਲਕੁਲ

ਹੁਣ ਆਪਣੇ ਲੋਹੜੀ ਨਿਕਲ ਗਈ ਹੋਲੀ ਲੰਗ ਗਈ ਹੁਣ ਵਿਸਾਖੀ ਦੀ ਤਿਆਰੀ ਕਰੀਏ

ਹਾਂਜੀ hello mam

ਹਾਂਜੀ JP hospital ਤੋਂ ਬੋਲ ਰਹੇ ਹਾਂ ਜੀ ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦੀ ਆਂ ਹਾਂਜੀ mam ਮੈਂ ਮੈਨੂੰ ਪੁੱਛਣਾ ਸੀ ਮੈਨੂੰ Gynec ਦੀ ਜਰੂਰਤ ਸੀ ਇੱਥੇ ਕਿਹੜੇ ਡਾਕਟਰ ਹੋਣਗੇ Gynec ਦੇ ਲਈ ਡਾਕਟਰ ਸਹੀ ਹੋਣਗੇ best ਹੋਣਗੇ mam ਇਸ ਵੇਲੇ ਇੱਥੇ ਡਾਕਟਰ ਸੀਤਾ ਸ਼ਰਮਾ available ਨੇ ਅਗਰ ਤੁਸੀਂ ਹੁਣੇ ਆਣਾ ਚਾਹੁੰਦੇ ਹੋ ਤੇ ਨਹੀਂ ਤੇ ਸਾਡੇ ਕੋਲ ਡਾਕਟਰ ਸੀਤਾ ਸ਼ਰਮਾ ਡਾਕਟਰ ਸੰਗੀਤਾ ਪਾਵਾ ਤੇ ਡਾਕਟਰ ਅਮਨਜੋਤ ਕੌਰ ਤਿੰਨ Gynecs ਆਂਦੇ ਨੇ ਜੀ ਅੱਛਾ ਅੱਛਾ ਇੱਕ ਮੈਂ ਇਸ time ਸ਼ਾਮ ਦੇ time ਕਿਹੜੇ available ਹੋਣਗੇ

mam ਉਹਨਾ ਦੇ timings ਸ਼ਾਮ ਨੂੰ ਚਾਰ ਵਜੇ ਤੋਂ ਲੈਕੇ ਅੱਠ ਵਜੇ ਤੱਕ ਨੇ ਜੀ okay ਅਹ ਮੈਨੂੰ slip phone ਤੋਂ ਮਤਲਬ ਮੇਰਾ ਨੰਬਰ ਲਿਖਿਆ ਜਾਏਗਾ ਜਾਂ ਮੈਨੂੰ ਉੱਥੇ ਆਣਾ ਪਏਗਾ slip ਕੱਟਵਾਣ ਲਈ mam ਅਸੀਂ appointments ਵੀ ਦਿੰਨੇ ਹਾ or walk-ins ਵੀ ਆਂਦੇ ਨੇ

ਅਗਰ ਤੁਸੀਂ appointment ਲੇਣਾ ਚਾਹੁੰਦੇ ਹੋ ਤੇ ਉਸ ਅਸੀਂ ਹੁਣੇ ਮੇ ਬੁੱਕ ਕਰ ਦਵਾਂਗੀ

ਅਗਰ ਤੁਸੀਂ ਉਸ ਤਰ੍ਹਾਂ wok ins ਵਜੋ ਹੀ ਆਣਾ ਹੈ ਤੇ ਫਿਰ ਦੋ appointment timings ਦੇ ਵਿੱਚ ਜੋ ਵੀ ਹੋਏਗਾ ਅਸੀਂ ਉਸ ਵੇਲੇ mam ਨਾਲ ਤੁਹਾਡੀ consultation ਕਰਵਾ ਦਵਾਂਗੇ okay ਮੈਨੂੰ ਅਹ ਠੀਕ ਹੈ ਤੁਸੀਂ ਇਸ ਤਰ੍ਹਾਂ ਕਰੋ ਮੇਰਾ appointment ਲਿੱਖਲੋ

ਉਹ ਮੈਨੂੰ ਦੱਸਦੋ ਕਿਸ time ਤੱਕ ਮੇਰਾ ਨੰਬਰ ਆਏਗਾ ਤੇ ਮੈਂ ਉਸ time ਤੱਕ ਆਜਾਂਗੀ ਅਹ mam ਉਹ depend ਕਰਦਾ ਹੈ ਤੁਹਾਨੂੰ ਕਿੰਨੇ ਵਜੇ ਦੀ appointment ਚਾਹੀਦੀ ਹੈ ਮੈਂ ਤੁਹਾਨੂੰ ਦੱਸ ਦਿੰਨੀ ਆਂ ਕਿਹੜੇ ਕਿਹੜੇ slots available ਨੇ

ਇੱਕ mam ਸਾਡੇ ਕੋਲ available ਹੈ four forty five ਦਾ

ਅਹ five twenty five

ਤੇ ਇੱਕ six of clock ਦਾ available ਹੈ ਤੇ ਇਸ ਉਸ ਤੋਂ ਬਾਅਦ six thirty ਤੋਂ ਬਾਅਦ eight of clock ਤੱਕ ਸਾਰੇ free ਨੇ ਇਸ ਵੇਲੇ

ਤੇ ਮੇਰੇ ਲਈ ਤੁਸੀਂ ਅਹ six thirty ਦਾ ਕਰਦੋ

ਤੁਸੀਂ ਮੈਨੂੰ please ਆਪਣੀਆ details ਦੇ ਦਿਓਗੇ ਤੁਹਾਡਾ ਨਾਮ ਤੇ age ਦੱਸ ਦਿਓ ਮੈਨੂੰ ਹਾਂਜੀ ਮੇਰਾ ਨਾਮ ਹਰਵਿੰਦਰ ਕੌਰ ਹੈ

ਕੌਰ ਜੀ ਤੁਹਾਡੀ age ਅਹ ਮੇਰੀ age ਹੈਗੀ ਏ forty four forty four years ਤੇ mam ਮੈਨੂੰ please ਇੱਕ ਫੋਨ ਨੰਬਰ ਤੁਸੀਂ ਦੱਸ ਦਿਓਗੇ ਜਿਹਦੇ ਤੇ ਅਸੀਂ ਤੁਹਾਨੂੰ contact ਕਰ ਸਕਦੇ ਆਂ ਹਾਂਜੀ ਹਾਂਜੀ ਜਰੂਰ ਅਹ ਮੇਰਾ ਨੰਬਰ ਲਿਖਲੋ ਤੁਸੀਂ eight triple two eight triple two

ਹਾਂਜੀ sorry mam actually ਵਿੱਚੋ ਆਵਾਜ਼ ਕੱਟ ਰਹੀ ਸੀ

mam ਤੁਹਾਡਾ ਫ਼ਿਰ ਮੈਂ ਡਾਕਟਰ ਸੀਤਾ ਸ਼ਰਮਾ ਨਾਲ ਸ਼ਾਮ ਦਾ six thirty ਦਾ ਅੱਜ ਦਾ appointment fix ਕਰ ਰਹੀ ਹਾਂ

or ਮੈਨੂੰ ਉਸ ਉਸ ਦੀ report ਕਬ ਤੱਕ ਕਦ ਤੱਕ ਮਿਲੇਗੀ

ਕੋਈ blood ਕੁੱਝ blood test ਜਾਂ ਦੇਖੋ ਅੱਧੇ ਘੰਟੇ ਵਿੱਚ report ਮਿਲ ਜਾਂਦੀਆਂ ਨੇ

ਏ urine test ਦਾ ਵੀ ਤਕਰੀਬਨ ਅੱਧਾ ਘੰਟਾ ਦੇ ਵਿੱਚ ਵਿੱਚ report ਮਿਲ ਜਾਂਦੀ ਹੈ ਅਗਰ ਕੁੱਝ ਜਿਸ ਤਰ੍ਹਾਂ ਅਗਰ mam ਨੇ ਤੁਹਾਨੂੰ ਕੋਈ specific test suggest ਕੀਤੇ ਕੁੱਝ test ਤਾਂ ਅਸੀਂ ਚੋਵੀ ਘੰਟਿਅਨ ਬਾਅਦ ਵੀ report ਦਿੰਨੇ ਆਂ so depend ਕਰਦਾ ਹੈ ਤੇ ਤੇ ਮੈਨੂੰ six thirty ਦਾ ਮੇਰੇ slot ਤੁਸੀਂ ਬੁੱਕ ਕੀਤਾ appointment ਅਹ ਮੈਨੂੰ six ਅਹ six o clock ਤੱਕ ਮੈਂ ਉੱਥੇ ਪਹੁੰਚ ਜਾਵਾਂਗੀ ਜਿਹੜੇ test ਮੈਨੂੰ ਪਹਿਲੇ ਹੀ ਲਿਖ਼ੇ ਵੇਆ ਮੈਂ ਉਹ ਕਰਵਾਲਾਂ ਉੱਥੇ mam ਤੁਸੀਂ ਇਸ ਤਰ੍ਹਾਂ ਕਰ ਸਕਦੇ ਓ but ਮੇਰੀ ਇੱਕ suggestion ਹੈ ਕਿ ਅਗਰ ਅਹ mam ਵੀ ਤੁਹਾਨੂੰ ਕੋਈ tests ਲਿਖ ਕੇ ਦਿੰਦੇ ਨੇ

at least ਜਿਸ ਤਰ੍ਹਾਂ ਕੋਈ blood test ਹੈ ਤੇ ਫ਼ੇਰ ਤੁਸੀਂ ਬਾਰ ਬਾਰ ਕਿਉਂ prick ਕਰਵਾਉਦੇ ਓ

ਦੋ ਵਾਰੀ prick ਕਰਾਣਾ ਪਏਗਾ ਫਿਰ ਉਸ ਤੋਂ ਬਾਅਦ ਜਾਂ ਤੁਹਾਡੇ ਉਹ test delay ਹੋ ਜਾਣਗੇ

ਤੇ ਉਹ ਚੀਜ਼ ਦਾ ਜੇ ਕੋਈ urine ਵਾਸਤੇ urine test ਅਗਰ ਤੁਸੀਂ ਕਰਾਣਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਉਹਦੇ ਵਾਸਤੇ ਤੁਹਾਨੂੰ ਇੰਨਾ ਜਲਦੀ ਆਉਣ ਦੀ ਜ਼ਰੂਰਤ ਨਹੀਂ ਹੈ

ਅਹ ਮੇਰੇ ਹਿਸਾਬ ਨਾਲ ਅਗਰ ਤੁਸੀਂ five ten minutes ਵੀ ਜੱਲਦੀ ਆ ਗਏ ਤਾਂ ਉਂਨਾ ਬਹੁਤ ਏ ਉਹਦੇ ਵਿੱਚ ਤੁਹਾਡੀ registration process complete ਹੋ ਜਾਏਗੀ ਤੇ ਫ਼ਿਰ ਤੁਸੀਂ ਸਿੱਧਾ mam ਨੂੰ ਮਿਲ ਸਕਦੇ ਓ ਤੇ ਬਾਕੀ ਅਗਰ ਤੁਸੀਂ ਜਦੋਂ ਆ ਰਹੇ ਹੋ ਜੋ ਵੀ ਤੁਹਾਡੇ ਪੁਰਾਣੇ ਅਗਰ ਤੁਹਾਡੇ ਕੋਲ ਕੋਈ testes ਹੋਣ ਤੇ ਉਹ please ਆਪਣੇ ਨਾਲ ਲੈਕੇ ਆਣਾ

ਅਗਰ ਉਹਨਾ ਵਿੱਚੋ ਕੋਈ test ਤਾਂ duplicate ਨਾ ਹੋਏ mam ਦੁਵਾਰਾ ਨਾ ਕਰਾਣ because ਉਹ already ਤੁਹਾਡੇ ਕੋਲ ਹੋਣਗੇ ਉਹਦੇ ਨਾਲ ਤੁਹਾਡਾ at least time ਵੀ ਬਚੇਗਾ ਤੇ ਪੈਸੇ ਦੀ ਵੀ ਬੱਚਤ ਹੋਏਗੀ ਹਾਂਜੀ ਹਾਂਜੀ thank you mam ਤੁਹਾਡੇ ਤੁਸੀਂ ਬਹੁਤ ਅੱਛੀ suggestion ਦਿੱਤੀ ਮੈਨੂੰ mam ਮੈਨੂੰ ਨਾ ਇੱਕ favor ਹੋਰ ਚਾਹੀਦਾ ਸੀ ਤੁਹਾਡਾ

actually ਮੇਰੇ face ਤੇ ਨਾ pimples ਹੋ ਗਏ ਹੈ ਬਹੁਤ ਜਿਆਦਾ ਤਾਂ ਉਹ ਮੈਨੂੰ ਇੱਕ skin specialist ਵੀ ਚਾਹੀਦਾ ਸੀ ਤੁਹਾਡੇ hospital ਵਿੱਚ available ਹੋਣਗੇ ਕੋਈ mam ਡਾਕਟਰ ਪੁਨੀਤ ਕੁਮਾਰ ਆਂਦੇ ਨੇ

four o clock ਆਉਂਦੇ ਨੇ

ਦੇ timing four to seven ਹੈਗੇ ਨੇ

ਤੇ ਚਲੋ ਤੁਸੀਂ ਵੈਸੇ ਵੀ six o clock ਆਣ ਦਾ ਕਹਿ ਰਹੇ ਸੀ ਅਗਰ ਤੁਸੀਂ six o clock ਕਹਿੰਦੇ ਹੋ ਕਿਉਕੀ ਉਹਨਾ ਦੀ ਇੱਕ appointment ਉਹਨਾ ਦੇ slot ਹੈ six o clock ਦਾ available

ਤੁਸੀਂ ਕਹਿੰਦੇ ਹੋ ਤੇ ਮੈ ਉਹਨਾ ਦੀ six o clock ਦੀ ਤੁਹਾਡੀ appointment fix ਕਰ ਦਿੰਨੀ ਆ ਤਾਂ ਜੋ ਤੁਸੀਂ ਪਹਿਲਾਂ ਉਹਨਾ ਨੂੰ ਦਿਖਾ ਸਕੋ ਫ਼ਿਰ six thirty ਡਾਕਟਰ ਸੀਤਾ ਸ਼ਰਮਾ ਦਿਖਾਲੋਗੇ ਉਹਦੇ ਨਾਲ ਫੇਰ ਤੁਹਾਨੂੰ ਇਹ ਵੀ ਫਾਈਦਾ ਹੋਏਗਾ ਕੀ ਅਗਰ mam ਤੁਹਾਨੂੰ ਕੋਈ tests ਕਹਿਣ ਗਏ

ਸਿਰ ਹੋ ਜਾਣਗੇ ਤੁਹਾਨੂੰ ਬਹੁਤ ਜਿਆਦਾ wait ਨਹੀਂ ਕਰਨੀ ਪਏਗੀ ਨਹੀਂ ਤੇ ਅਗਰ ਤੁਸੀਂ ਇੱਕ appointment ਤੋਂ ਬਾਅਦ ਫ਼ੇਰ test ਕਰਵਾਉਦੇ ਹੋ ਫ਼ੇਰ ਉਸ ਤੋਂ ਬਾਅਦ ਦੂਸਰੀ appointment ਲਈ ਜਾਓਗੇ ਉਹਦੇ ਨਾਲੋ better ਹੈ ਕੀ ਤੁਸੀਂ ਆਪਣੀ skin ਦੀ ਪਹਿਲਾਂ complete ਕਰ ਲਵੋ and than ਉਸ ਤੋਂ ਬਾਅਦ Gynec ਦਾ ਜੋ ਵੀ ਤੁਸੀਂ ਕਰਾਣਾ ਅਗਰ ਕੋਈ test ਹੋਣਗੇ ਉਹ ਨਾਲ ਹੀ ਤੁਹਾਡਾ ਫ਼ਿਰ ਸਾਰਾ ਹੋ ਜਾਏਗਾ ਤੇ ਤੁਸੀਂ ਜਲਦੀ free ਹੋ ਜਾਓਗੇ ਇੱਕ suggestion ਇਹ ਹੈ but ਅੱਗੋ ਤੁਸੀਂ ਦੇਖਲੋ ਜਿਸ ਤਰ੍ਹਾਂ ਤੁਹਾਨੂੰ comfortable ਏ ਮੈਂ ਉਸ ਤਰ੍ਹਾਂ ਬੁੱਕ ਕਰ ਦਿੰਨੀ ਹਾਂ ਤੁਹਾਡੀ appointment ਨਹੀਂ ਠੀਕ ਹੈ mam ਤੁਸੀਂ six o clock ਦੀ ਮੇਰੀ ਕਰਦੋ or ਮੈਨੂੰ ਇੱਕ ਆਪਣੇ ਅਹ procedure ਵੀ ਕਰਵਾਣਾ ਸੀ skin ਦੇ regarding ਤੇ ਤੁਹਾਡੇ ਉੱਥੇ ਅਹ ਕਿਸ ਕਿਹੜਾ time ਉੱਥੇ available ਹੋਏਗਾ ਮੇਰੇ ਲਈ test

procedure ਸਾਰੇ ਹੁੰਦੇ ਨੇ ਸਾਡੇ ਇੱਥੇ ਉਹ depend ਕਰਦਾ ਹੈ ਕੀ sir ਤੁਹਾਨੂੰ ਕਿਹੜਾ procedure advise ਕਰਦੇ ਨੇ ਤੁਹਾਡੀ skin ਦੇ according ਅਗਰ

ਉਸ ਤਰ੍ਹਾਂ ਦਾ ਹੋਏਗਾ ਜੋ ਅੱਜ ਹੀ ਹੋ ਸਕਿਆ ਤੇ ਫ਼ੇਰ sir ਤੁਹਾਡਾ ਅਗਰ ਉਸ ਵੇਲੇ free ਹੋਣਗੇ ਤਾਂ ਉਹ ਕਰ ਦੇਣਗੇ ਨਹੀਂ ਤੇ ਉਹਨਾ ਦੇ ਨਾਲ ਉਹਨਾ ਦੇ assignments ਹੈ ਨੇ they are also very experience to well trained ਕਿਉਂਕਿ